ਇਹ ਮੇਰੀ ਦੁਕਾਨ ਹੈ, ਮੈਂ ਸਾਹਮਣੇ ਇਸ਼ਾਰਾ ਕਰਕੇ ਕਹਾਂ, ਇਹ ਮੇਰੀ ਦੁਕਾਨ ਹੈ ਜਾਂ ਇਹ ਮੇਰਾ ਘਰ ਹੈ ਇਹ ਸਾਰੇ ਕੀ ਨੇ, ਨਿਸ਼ਚੈ ਵਾਚਕ ਪੜ੍ਹਨਾਂਵ ਨੇ, ਜਿਵੇਂ for example ਉਹ ਮੋਹਨ ਦਾ ਘਰ ਹੈ। ਜਾਣੀ ਕਿ ਜਿਹੜਾ ਇਹਦੇ ਵਿੱਚ ਉਹ use ਹੋਇਆ ਹੈ ਇਹ ਕਾਹਦੇ ਲਈ use ਹੋਇਆ ਹੈ, ਇਹ ਹੋਇਆ ਹੈ ਨਿਸ਼ਚੈ ਵਾਚਕ ਪੜ੍ਹਨਾਂਵ ਦੇ ਲਈ, ਉਹਦੇ ਬਾਅਦ ਇੱਕ example ਹੋਰ ਹੈ ਇਹ ਮੇਰਾ ਸਕੂਲ ਹੈ, ਇਹ ਕਿਹ ਕਿਹਦੇੇ ਲਈ use ਹੋਇਆ ਹੈ, ਨਿਸ਼ਚੈ ਵਾਚਕ ਪੜ੍ਹਨਾਂਵ ਦੇ ਲਈ use ਹੋਇਆ ਹੈ, ਉਹਦੇ ਬਾਅਦ next question ਹੈ, ਨਿਸ਼ਚੈ ਵਾਚਕ ਪੜ੍ਹਨਾਂਵ, ਨਿਸ਼ਚੈ ਵਾਚਕ ਪੜ੍ਹਨਾਂਵ ਚੁਣਨਾ ਹੈ ਆਪਾਂ ਨੇ ਚਾਰ ਆਪਸਨਾਂ ਦੇ ਵਿੱਚੋਂ ਇਹਦੇ ਵਿੱਚ ਨਿਸ਼ਚੈ ਵਾਚਕ ਪੜ੍ਹਨਾਂਵ ਆਏਗਾ ਉਹੋ, ਉਹ, ਆਹ, ਇਹ, ਇਹ ਸਾਰੇ ਕੀ ਨੇ ਨਿਸ਼ਚੈ ਵਾਚਕ ਪੜ੍ਹਨਾਂਵ ਨੇ। ਉਹਦੇ ਬਾਅਦ next question ਹੈ forty-first question ਨਿਸ਼ਚੈ ਵਾਚਕ ਪੜ੍ਹਨਾਂਵ ਕਿੰਨੀ ਤਰ੍ਹਾਂ ਦੇ ਹੁੰਦੇ ਹਨ ਨਿਸ਼ਚੈ ਵਾਚਕ ਪੜ੍ਹਨਾਂਵ total ਦੋ ਤਰ੍ਹਾਂ ਦੇ ਹੁੰਦੇ ਹਨ ਕਿਹੜੇ ਕਿਹੜੇ ਨਿਕਟਵਰਤੀ ਤੇ ਦੂਰ ਵਰਤੀ ਨਿਕਟ ਵਰਤੀ ਨਿਸ਼ਚੈ ਵਾਚਕ ਪੜ੍ਹਨਾਂਵ ਦੂਰ ਵਰਤੀ ਨਿਸ਼ਚੈ ਵਾਚਕ ਪੜ੍ਹਨਾਂਵ, ਇਹਨਾਂ ਨੂੰ ਆਪਾਂ one by one discuss ਕਰਾਂਗੇ ਅੱਗੇ next MCQ ਦੇ ਵਿੱਚ forty-third question ਜਿਹੜੇ ਪੜ੍ਹਨਾਂਵ ਨੇੜੇ ਦੀਆਂ ਚੀਜ਼ਾਂ ਵੱਲ ਇਸ਼ਾਰਾ ਕਰਨ ਉਹਨਾਂ ਨੂੰ ਕੀ ਕਹਿੰਦੇ ਹਨ, ਜਿਹੜੇ ਪੜ੍ਹਨਾਂਵ ਨੇੜੇ ਦੀਆਂ ਚੀਜ਼ਾਂ ਨੂੰ ਨੇੜੇ ਦੀਆਂ ਚੀਜ਼ਾਂ ਵੱਲ ਇਸ਼ਾਰਾ ਕਰਨ ਉਹਨਾਂ ਨੂੰ ਕਹਿੰਦੇ ਹਨ ਨਿਕਟ ਵਰਤੀ ਨਿਸ਼ਚੈ ਵਾਚਕ ਪੜ੍ਹਨਾਂਵ ਸੋ ਇਸਦਾ right answer ਹੈ a option ਨਿਕਟ ਵਰਤੀ ਨਿਸ਼ਚੈ ਵਾਚਕ ਪੜ੍ਹਨਾਂਵ for example ਇਹ, ਇਸ, ਇਹਨਾਂ ਇਹ ਕਾਹਦੇ ਲਈ use ਕਰਦੇ ਹਾਂ ਆਪਾਂ ਨਿਕਟ ਵਰਤੀ

ਸੋਰੀ ਪੜ੍ਹ ਪੜ੍ਹਨਾਂਵ ਦੂਰ ਵਰਤੀ ਨਿਸ਼ਚੈ ਵਾਚਕ ਪੜ੍ਹਨਾਂਵ, ਇਸਦੀ example ਹੈਗੀ ਹੈ ਉਹ, ਉਸ ਇਨ ਉਹਨਾਂ ਆਦਿ ਉਹਦੇ ਬਾਅਦ next question ਹੈ forty fifth question ਜਿਹੜੇ ਪੜ੍ਹਨਾਂਵ ਕਿਸੇ ਚੀਜ਼ ਦਾ ਅੰਦਾਜ਼ਾ ਹੀ ਦੱਸਣ ਉਹਨਾਂ ਨੂੰ ਕੀ ਕਹਿੰਦੇ ਹਨ ਅੰਦਾਜ਼ਾ ਦੱਸਣਾ ਜਾਣੀ ਕਿ estimate ਦੱਸਣਾ ਉਹਨਾਂ ਨੂੰ ਕਹਿੰਦੇ ਹਨ ਅਨਿਸ਼ਚੈ ਵਾਚਕ ਪੜ੍ਹਨਾਂਵ ਸੋ ਇਸਦਾ right answer ਹੈ a option ਅਨਿਸ਼ਚੈ ਵਾਚਕ ਪੜ੍ਹਨਾਂਵ ਜਿਵੇਂ for example ਸਾਰੇ, ਕੁੱਝ, ਕੁੱਝ ਕੁ ਇਹ ਸਾਰੇ ਕੀ ਨੇ ਅਨਿਸ਼ਚੈ ਵਾਚਕ ਪੜ੍ਹਨਾਂਵ ਨੇ ਕਿਉਂਕਿ ਇਹ ਆਪਾਂ ਨੂੰ ਇੱਕ ਅੰਦਾਜ਼ਾ ਦੱਸ ਰਹੇ ਨੇ ਨਾ ਕਿ accurate ਦੱਸ ਰਹੇ ਨੇ, ਇਸਦੀ example ਦੇਖ ਲੈਂਦੇ ਹਾਂ, ਇਮਤਿਹਾਨ ਵਿੱਚੋਂ ਕੁੱਝ fail ਹੋ ਗਏ ਪਰ ਬਹੁਤੇ ਪਾਸ ਵੀ ਹੋਏ ਹਨ, ਜਾਣੀ ਕਿ ਜਿਹੜਾ ਇੱਥੇ ਕੁਝ ਤੇ ਬਹੁਤੇ ਇਹ ਦੋਨੇਂ ਕਾਹਦੇ ਲਈ use ਹੋਏ ਨੇ, ਇਹ use ਹੋਏ ਨੇ ਅਨਿਸ਼ਚੈ ਵਾਚਕ ਪੜ੍ਹਨਾਂਵ ਦੇ ਲਈ ਅਨਿਸ਼ਚੈ ਵਾਚਕ ਪੜ੍ਹਨਾਂਵ ਦੇ ਲਈ, ਉਹਦੇ ਬਾਅਦ next question ਹੈ forty-sixth question ਅਨਿਸ਼ਚੈ ਵਾਚਕ ਪੜ੍ਹਨਾਂਵ ਚੁਣੋ ਅਨਿਸ਼ਚੈ ਵਾਚਕ ਪੜ੍ਹਨਾਂਵ ਚੁਣਨਾ ਹੈ ਆਪਾਂ ਨੇ forty-sixth question ਦੇ ਵਿੱਚ ਇਸਦੇ ਵਿੱਚ ਅਨਿਸ਼ਚੈ ਵਾਚਕ ਪੜ੍ਹਨਾਂਵ ਹੈਗਾ a option ਸਾਰੇ, ਕਈ, ਕੁਝ, ਬਹੁਤੇ ਇਹ ਸਾਰੀਆਂ ਕਾਹਦੀਆਂ example ਨੇ ਅਨਿਸ਼ਚੈ ਵਾਚਕ ਪੜ੍ਹਨਾਂਵ ਦੀਆਂ ਜਿਹੜੇ ਕਿ accurate ਨੀ ਦੱਸ ਰਹੇ, ਵੀ ਜਿੰਨੇ ਦੇ ਜਿੰਨੇ ਹੈਗੇ ਨੇ ਸਾਰੇ, ਕਈ, ਕੁੱਝ ਇਹ ਸਾਰੇ ਆਪਾਂ ਨੂੰ ਨਿਸ਼ਚਿਤ ਚੀਜ਼ ਨਹੀਂ ਦੱਸ ਰਹੇ, ਇਹ ਇੱਕ ਅਨਿਸ਼ਚਿਤ ਚੀਜ਼ ਦੱਸ ਰਹੇ ਨੇ, ਇਸ ਲਈ ਇਹ ਹੈਗੇ ਨੇ ਅਨਿਸ਼ਚੈ ਵਾਚਕ ਪੜ੍ਹਨਾਂਵ।

ਔਗੁਣ ਦੱਸਣ, ਮਿਣਤੀ ਗਿਣਤੀ ਇਹ ਚੀਜ਼ਾਂ ਦੱਸਣ ਇਹਨਾਂ ਨੂੰ ਕਹਿੰਦੇ ਹਨ ਵਿਸ਼ੇਸ਼ਣ, ਸੋ ਇਸਦਾ right answer ਹੈ b option ਵਿਸ਼ੇਸ਼ਣ for example ਹਰਮਨ ਮਿਹਨਤੀ ਮੁੰਡਾ ਹੈ ਇਸਦੇ ਵਿੱਚ ਮਿਹਨਤੀ ਕੀ ਹੈ ਮਿਹਨਤੀ ਇੱਕ ਵਿਸ਼ੇਸ਼ਣ ਹੈ। ਜਿਹੜਾ ਕਿ ਹਰਮਨ ਦੀ ਵਿਸ਼ੇਸ਼ਤਾ ਦੱਸ ਰਿਹਾ ਹੈ, ਕਿ ਉਹ ਇੱਕ ਮਿਹਨਤੀ ਮੁੰਡਾ ਹੈ ਹਰਮਨ ਕੀ ਹੈ ਇੱਥੇ ਇੱਕ ਨਾਂਵ ਹੈ, ਨਾਂਵ ਦੀ ਵਿਸ਼ੇਸ਼ਤਾ ਦੱਸਦਾ ਹੈ ਜਿਹੜਾ ਉਹ ਵੀ ਕੀ ਹੁੰਦਾ ਹੈ ਵਿਸ਼ੇਸ਼ਣ ਹੀ ਤਾਂ ਹੁੰਦਾ ਹੈ। ਉਹਦੇ ਬਾਅਦ next example ਹੈਗੀ ਹੈ ਦਸ ਸਿਪਾਹੀ duty ਤੇ ਹਨ ਇਸਦੇ ਵਿੱਚ ਦਸ ਸਿਪਾਹੀ ਕੀ ਨੇ ਦਸ ਸਿਪਾਹੀ ਵੀ ਇੱਕ ਵਿਸ਼ੇਸ਼ਣ ਦਾ ਕੰਮ ਕਰ ਰਹੇ ਹਨ, ਇਸ sentence ਦੇ ਵਿੱਚ ਉਹਦੇ ਬਾਅਦ next question ਹੈ forty-eighth question ਵਿਸ਼ੇਸ਼ਣ ਚੁਣੋ। ਵਿਸ਼ੇਸ਼ਣ ਹੈਗਾ a option ਕਾਲਾ, ਚੰਗਾ ਚਾਰ, ਪੀਲਾ, ਗੋਰਾ, ਮਿੱਠਾ, ਖੱਟਾ, ਕੌੜਾ ਇਹ ਸਾਰੇ ਕੀ ਨੇ, ਇਹ ਸਾਰੇ ਹੈਗੇ ਨੇ ਵਿਸ਼ੇਸ਼ਣ ਜਾਣੀ ਕਿ ਕਿਸੇ ਨਾ ਕਿਸੇ ਦੀ ਵਿਸ਼ੇਸ਼ਤਾ ਦੱਸ ਰਹੇ ਹਨ। ਇਹ ਹੁੰਦੇ ਨੇ ਵਿਸ਼ੇਸ਼ਣ ਉਹਦੇ ਬਾਅਦ next question ਹੈ forty-ninth question ਵਿਸ਼ੇਸ਼ਣ ਕਿੰਨੀ ਤਰ੍ਹਾਂ ਦੇ ਹੁੰਦੇ ਹਨ, ਵਿਸ਼ੇਸ਼ਣ ਦੀਆਂ total types ਨੇ ਪੰਜ ਸੋ ਇਸਦਾ right answer ਹੈ d option ਪੰਜ ਕਿਹੜੀਆਂ ਕਿਹੜੀਆਂ ਗੁਣ ਵਾਚਕ ਵਿਸ਼ੇਸ਼ਣ ਸੰਖਿਅਕ ਵਿਸ਼ੇਸ਼ਣ, ਪਰਿਮਾਨ ਵਾਚਕ ਵਿਸ਼ੇਸ਼ਣ, ਨਿਸ਼ਚੈ ਵਾਚਕ ਵਿਸ਼ੇਸ਼ਣ, ਪੜ੍ਹਨਾਂਵੀ ਵਿਸ਼ੇਸ਼ਣ ਇਸ ਤੋਂ ਬਾਅਦ ਆਪਾਂ one by one discuss ਕਰਾਂਗੇ ਇਹਨਾਂ ਨੂੰ next MCQ ਦੇ ਵਿੱਚ fiftieth question ਜਿਹੜੇ ਵਿਸ਼ੇਸ਼ਣ ਕਿਸੇ ਵਸਤੂ ਦੇ ਗੁਣ, ਔਗੁਣ ਪ੍ਰਗਟ ਕਰਕੇ ਉਹਨਾਂ ਨੂੰ ਆਮ ਤੋਂ ਖ਼ਾਸ ਬਣਾਉਣ, ਉਹਨਾਂ ਨੂੰ ਕੀ ਕਹਿੰਦੇ ਹਨ ਜਾਣੀ ਕਿ ਕਿਸੇ ਵਸਤੂ ਦੇ ਗੁਣ, ਗੁਣ ਜਾਂ ਔਗੁਣ ਪ੍ਰਗਟ ਕਰਕੇ ਉਹਨਾਂ ਨੂੰ ਆਮ ਤੋਂ ਖ਼ਾਸ ਬਣਾਉਣ, ਉਹਨਾਂ ਨੂੰ ਕੀ ਕਹਿੰਦੇ ਹਨ ਉਹਨਾਂ ਨੂੰ ਕਹਿੰਦੇ ਹਨ ਗੁਣਵਾਚਕ ਵਿਸ਼ੇਸ਼ਣ ਸੋ ਇਸਦਾ right answer ਹੈ a option ਗੁਣਵਾਚਕ ਵਿਸ਼ੇਸ਼ਣ ਜਿਵੇਂ for example ਗੁਰਜੀਤ ਨੇ ਕਾਲੀ ਪੱਗ ਬੰਨ੍ਹੀ ਹੈ, ਇਸ ਵਾਕ ਦੇ ਵਿੱਚ ਕਾਲੀ ਕੀ ਹੈਗਾ, ਕਾਲੀ ਇੱਕ ਗੁਣਵਾਚਕ ਵਿਸ਼ੇਸ਼ਣ ਹੈ ਜਿਹਨੇ ਕਿ ਪੱਗ ਦੀ ਵਿਸ਼ੇਸ਼ਤਾ ਦੱਸੀ ਹੈ ਕਿ ਉਸਨੇ ਕਾਲੀ ਪੱਗ ਬੰਨ੍ਹੀ ਹੈ, ਇਸ ਕਰਕੇ ਇਹ ਇੱਕ ਗੁਣਵਾਚਕ ਵਿਸ਼ੇਸ਼ਣ ਹੈ ਜੋ ਕਿ ਕਿਸੇ ਦੀ quality ਦੱਸ ਰਿਹਾ ਹੈ, ਗੁਣ ਦੱਸ ਰਿਹਾ ਹੈ, ਉਹਦੇ ਬਾਅਦ next question ਹੈ fifty-first question ਗੁਣਵਾਚਕ ਵਿਸ਼ੇਸ਼ਣ ਚੁਣੋ। ਗੁਣਵਾਚਕ ਵਿਸ਼ੇਸ਼ਣ ਹੈਗੇ ਨੇ ਸੁੰਦਰ ਪਤਲਾ, ਮਿੱਠਾ, ਕੌੜਾ, ਇਹ ਸਾਰੇ ਕੀ ਨੇ ਗੁਣ ਵਾਚਕ ਵਿਸ਼ੇਸ਼ਣ ਜਿਵੇਂ ਕਿ ਰਾਮ ਸੁੰਦਰ ਹੈ, ਇਹ ਇੱਕ ਰਾਮ ਦੀ quality ਦੱਸ ਰਿਹਾ ਹੈ, ਰਾਮ ਦਾ ਗੁਣ ਦੱਸ ਰਿਹਾ ਹੈ ਕਿ ਉਹ ਸੁੰਦਰ ਹੈ, ਇਸ ਕਰਕੇ ਇਹ ਕੀ ਹੋ ਗਿਆ ਗੁਣਵਾਚਕ ਵਿਸ਼ੇਸ਼ਣ ਜਿਵੇਂ for example ਕੁੜੀ ਪਤਲੀ ਹੈ, ਇਸਦੇ ਵਿੱਚ ਪਤਲੀ ਜੋ use ਹੋਇਆ ਹੈ ਇਹ ਇੱਕ ਗੁਣਵਾਚਕ ਵਿਸ਼ੇਸ਼ਣ ਹੈ ਜੋ ਕਿ ਕੁੜੀ ਦੀ quality ਦੱਸ ਰਿਹਾ ਹੈ ਕਿ ਉਹ ਪਤਲੀ ਹੈ। ਇਸ ਤਰ੍ਹਾਂ ਦੇ ਹੁੰਦੇ ਹਨ ਸਾਰੇ ਗੁਣਵਾਚਕ ਵਿਸ਼ੇਸ਼ਣ, ਉਹਦੇ ਬਾਅਦ fifty-second next question ਹੈ question ਗੁਣਵਾਚਕ ਵਿਸ਼ੇਸ਼ਣ ਕਿੰਨੀ ਪ੍ਰਕਾਰ ਦੇੇ ਹੁੰਦੇ ਹਨ? ਗੁਣਵਾਚਕ ਵਿਸ਼ੇਸ਼ਣ ਦੀਆਂ total type ਨੇ ਤਿੰਨ, ਕਿਹੜੀਆਂ-ਕਿਹੜੀਆਂ, ਸਧਾਰਨ ਅਵਸਥਾ, ਅਧਿਕਤਰ ਅਵਸਥਾ, ਅਧਿਕਤਮ ਅਵਸਥਾ।

ਸਧਾਰਨ ਰੂਪ ਵਿੱਚ ਹੀ ਦੱਸਿਆ ਜਾਵੇ ਉਸਨੂੰ ਕੀ ਕਹਿੰਦੇ ਹਨ, ਉਸਨੂੰ ਕਹਿੰਦੇ ਹਨ ਸਧਾਰਨ ਅਵਸਥਾ ਸੋ ਇਸਦਾ right answer ਹੈ a option ਸਧਾਰਨ ਅਵਸਥਾ for example ਇਹ ਲੜਕਾ ਚੁਸਤ ਹੈ ਇਹ ਕੀ ਹੈ, ਇਹ ਇੱਕ ਸਧਾਰਨ ਅਵਸਥਾ ਹੈ। ਜਾਣੀ ਕਿ ਇੱਕ ਲੜਕੇ ਦੀ quality ਦੱਸੀ ਹੈ ਕਿ ਇਹ ਚੁਸਤ ਹੈ that is why ਇਹ ਇੱਕ ਸਧਾਰਨ ਅਵਸਥਾ ਹੋ ਗਈ ਉਸਦੇ ਬਾਅਦ next ਆਪਾਂ ਦੇਖਦੇ ਹਾਂ ਅਧਿਕਤਰ ਕਿਹਨੂੰ ਕਹਿੰਦੇ ਹਨ ਜਦੋਂ ਕਿਸੇ ਗੁਣ ਜਾਂ ਔਗੁਣ ਵਿੱਚ ਦੋ ਵਿਸ਼ੇਸ਼ਾਂ ਦੀ ਇੱਕ ਦੂਜੇ ਨਾਲ ਤੁਲਨਾ ਕੀਤੀ ਜਾਵੇ ਅਤੇ ਇੱਕ ਦੂਜੇ ਨਾਲੋਂ ਇੱਕ ਦੂਜੇ ਤੋਂ ਵੱਧ ਕੇ ਦੱਸਿਆ ਜਾਵੇ ਜਾਂ ਤਾਂ ਉਹਨਾਂ ਦੋਨਾਂ ਦੇ ਵਿੱਚ ਤੁਲਨਾ ਹੋਵੇ ਜਾਂ ਇੱਕ ਦੂਜੇ ਨੂੰ ਵੱਧ ਕੇ ਦੱਸਿਆ ਜਾਵੇ।

ਜਦੋਂ ਦੋ ਤੋਂ ਵੱਧ ਵਿਸ਼ੇਸਾਂ ਦੀ ਆਪਸ ਵਿੱਚ ਤੁਲਨਾ ਕੀਤੀ ਜਾਵੇ ਅਤੇ ਇੱਕ ਦੂਜੇ ਨੂੰ ਸਭ ਨਾਲੋਂ ਚੰਗਾ ਦੱਸਿਆ ਜਾਵੇ, ਉਹ ਕਿਹੜੀ ਅਵਸਥਾ ਹੁੰਦੀ ਹੈ ਉਹ ਹੁੰਦੀ ਹੈ ਅਧਿਕਤਮ ਅਵਸਥਾ, ਸੋ ਇਸਦਾ right answer ਹੈ c option ਅਧਿਕਤਮ ਅਵਸਥਾ। English ਵਿੱਚ ਅਧਿਕਤਮ ਅਵਸਥਾ ਨੂੰ ਕਿਹਾ ਜਾਂਦਾ ਹੈ superlative degree, superlative degree ਉਹਦੇ ਬਾਅਦ next question ਹੈ ਉਹਦੇ ਬਾਅਦ ਆਪਾਂ example ਦੇਖ ਲੈਂਦੇ ਹਾਂ ਇੱਕ, ਇਹ ਲੜਕਾ ਸਭ ਨਾਲੋਂ ਚੁਸਤ ਹੈ, ਜਾਣੀ ਕਿ ਇਹ ਲੜਕਾ ਹੈ ਨਾ ਸਾਰਿਆਂ ਨਾਲੋਂ ਚੁਸਤ ਹੈ, ਇਹ ਜਿਹੜਾ ਲੜਕਾ ਸਾਰਿਆਂ ਨਾਲੋਂ ਵਧੀਆ ਦੱਸਿਆ ਗਿਆ ਹੈ, ਇਸ ਲਈ ਇਹ ਇੱਕ ਕਿਹੜੀ ਅਵਸਥਾ ਹੋ ਗਈ, ਇਹ ਅਧਿਕਤਮ ਅਵਸਥਾ ਹੋ ਗਈ, ਉਹਦੇ ਬਾਅਦ next question ਹੈ fifty-sixth question ਜਿਹੜੇ ਸ਼ਬਦ ਆਪਣੇ ਵਿਸ਼ੇਸ਼ਾ ਦੀ ਗਿਣਤੀ ਜਾਂ ਦਰਜ਼ਾ ਦੱਸਣ ਉਹਨਾਂ ਨੂੰ ਕੀ ਕਹਿੰਦੇ ਹਨ, ਉਹਨਾਂ ਨੂੰ ਕਹਿੰਦੇ ਹਨ ਸੰਖਿਅਕ ਵਿਸ਼ੇਸ਼ਣ ਜਾਣੀ ਕਿ ਉਹਨਾਂ ਦੀ ਗਿਣਤੀ ਦੱਸਣ ਜਾਂ ਦਰਜ਼ਾ, ਦਰਜ਼ਾ ਦੱਸਣ, ਉਹਨਾਂ ਨੂੰ ਕੀ ਕਹਿੰਦੇ ਹਨ, ਸੰਖਿਅਕ ਵਿਸ਼ੇਸ਼ਣ for example ਇੱਕ, ਦੋ, ਪਹਿਲਾ, ਦੂਜਾ, ਅੱਧਾ, ਦੁੱਗਣਾ, ਕੁੱਝ, ਬਹੁਤੇ ਆਦਿ ਇਹ ਸਾਰੀਆਂ ਐਗਜਾਮਪਲਾਂ ਹੈਗੀਆਂ ਨੇ ਸੰਖਿਅਕ ਵਿਸ਼ੇਸ਼ਣ ਦੀਆਂ, ਉਸਦੇ ਬਾਅਦ next question ਹੈ fifty-seventh question ਸੰਖਿਅਕ ਵਿਸ਼ੇਸ਼ਣ ਨੂੰ ਹੋਰ ਕਿਸ ਨਾਮ ਨਾਲ ਜਾਣਿਆ ਜਾਂਦਾ ਹੈ, ਸੰਖਿਆ ਤੋਂ ਹੀ ਸਪਸ਼ਟ ਹੋ ਰਿਹਾ ਹੈ, ਕਿ ਕਿਸ ਨਾਮ ਨਾਲ ਹੋਰ ਜਾਣਿਆ ਜਾਏਗਾ, ਇਸਨੂੰ ਜਾਣਿਆ ਜਾਂਦਾ ਹੈ ਗਿਣਤੀ ਵਾਚਕ ਵਿਸ਼ੇਸ਼ਣ ਦੇ ਨਾਮ ਨਾਲ, ਸੋ ਇਸਦਾ right answer ਹੈ a option ਗਿਣਤੀ ਵਾਚਕ ਵਿਸ਼ੇਸ਼ਣ ਦੇ ਨਾਮ ਨਾਲ, ਉਹਦੇ ਬਾਅਦ next question ਹੈ fifty-eighth question ਸੰਖਿਅਕ ਵਿਸ਼ੇਸ਼ਣ ਚੁਣੋ, ਇਸਦੇ ਵਿੱਚ ਸੰਖਿਅਕ ਵਿਸ਼ੇਸ਼ਣ ਹੈ ਦੇਖੋ ਇੱਕ, ਸੌ, ਦੁੱਗਣਾ, ਤਿੱਗਣਾ ਇਹ ਸਾਰੇ ਕੀ ਨੇ ਸੰਖਿਅਕ ਵਿਸ਼ੇਸ਼ਣ ਹੀ ਤਾਂ ਹੈਗੇ ਨੇ, ਤੇ ਇਹਨਾਂ ਨੂੰ ਹੋਰ ਇੱਕ ਨਾਮ ਦਿੱਤਾ ਗਿਆ, ਉਹਨਾਂ ਦਾ ਨਾਮ ਹੈਗਾ ਇੱਕ ਹੋਰ ਗਿਣਤੀ ਵਾਚਕ ਵਿਸ਼ੇਸ਼ਣ, ਇਹ ਵੀ ਯਾਦ ਰੱਖਿਓ ਉਹਦੇ ਬਾਅਦ next question ਹੈ fifty-Ninth question ਪੰਜਾਬੀ ਵਿੱਚ ਸੰਖਿਅਕ ਵਿਸ਼ੇਸ਼ਣ ਕਿੰਨੇ ਰੂਪ ਵਿੱਚ ਮੰਨੇ ਗਏ ਹਨ, ਪੰਜਾਬੀ ਵਿੱਚ ਸੰਖਿਅਕ ਵਿਸ਼ੇਸ਼ਣ total ਮੰਨੇ ਗਏ ਹਨ ਛੇ ਰੂਪ ਦੇ ਵਿੱਚ ਸੌ ਇਸਦਾ right answer ਹੈ d option ਛੇ, ਇਸਦੇ ਬਾਅਦ ਆਪਾਂ one by one discuss ਕਰਦੇ ਹਾਂ, ਸਧਾਰਨ ਪਹਿਲਾਂ ਤਾਂ ਹੈਗਾ ਇਸਦਾ ਸਧਾਰਨ ਜਿਹੜਾ ਇਹਦਾ ਰੂਪ ਮੰਨਿਆ ਗਿਆ ਹੈ ਉਹ ਕਿਹੜਾ ਹੈ ਉਹ ਵਿਸ਼ੇਸ਼ਣ ਜੋ ਆਪਣੇ ਨਾਂਵ ਜਾਂ ਪੜ੍ਹਨਾਂਵ ਦੀ ਪੂਰੀ-ਪੂਰੀ ਗਿਣਤੀ ਦੱਸੇ, ਉਸਨੂੰ ਕੀ ਕਹਿੰਦੇ ਹਨ ਸਧਾਰਨ ਜਿਵੇਂ for example ਮੇਰੇ ਕੋਲ ਪੰਜ ਪੁਸਤਕਾਂ ਹਨ, ਜਾਣੀ ਕਿ ਪੰਜ ਇਹ ਆਪਾਂ ਨੂੰ ਪੂਰੀ ਪੂਰੀ ਗਿਣਤੀ ਦੱਸ ਰਿਹਾ ਹੈ, ਇਸ ਲਈ ਇਹ ਇੱਕ ਸਧਾਰਨ ਅਵਸਥਾ ਹੈ, ਇਸਦਾ right answer ਹੈਗਾ ਪੰਜ ਜਾਣੀ ਕਿ ਜਿਹੜਾ ਸਧਾਰਨ ਅਵਸਥਾ ਨੂੰ ਪ੍ਰਗਟ ਕਰ ਰਿਹਾ ਹੈ ਉਹ ਹੈ ਪੰਜ, ਉਹਦੇ ਬਾਅਦ ਇੱਕ ਕਰਮ ਵਾਚੀ, ਕਰਮ ਵਾਚੀ ਉਹ ਵਿਸ਼ੇਸ਼ਣ ਜੋ ਆਪਣੇ ਨਾਂਵ ਜਾਂ ਪੜ੍ਹਨਾਂਵ ਦਾ ਦਰਜ਼ਾ ਜਾਂ number ਦੱਸਣ ਉਹਨਾਂ ਨੂੰ ਕੀ ਕਹਿੰਦੇ ਹਨ ਕਰਮ ਵਾਚੀ ਵਿਸ਼ੇਸ਼ਣ। ਜਿਵੇਂ for example ਮੋਹਨ ਆਪਣੀ ਜਮਾਤ ਵਿੱਚ ਪੰਜਵੇਂ number ਤੇ ਹੈ ਇਹ ਪੰ ਪੰਜਵੇਂ ਜਿਹੜਾ ਆਪਾਂ ਨੂੰ represent ਕਰ ਰਿਹਾ ਹੈ ਇਹ ਕਰ ਰਿਹਾ ਹੈ ਕਰਮ ਵਾਚੀ ਸੰਖਿਅਕ ਵਿਸ਼ੇਸ਼ਣ ਨੂੰ ਕਰਮ ਵਾਚੀ ਸੰਖਿਅਕ ਵਿਸ਼ੇਸ਼ਣ ਨੂੰ ਸਪਸ਼ਟ ਕਰ ਰਿਹਾ ਹੈ।

ਉਸਨੂੰ ਕੀ ਕਹਿੰਦੇ ਹਨ ਸਮੁੱਚਤਾ ਬੋਧਕ fourth example ਇਹਦੀ ਹੈਗੀ ਹੈ example ਪੰਜ ਦੇ ਪੰਜੇ ਲੜਕੇ ਪਾਸ ਹੋ ਗਏ, ਜਾਣੀ ਕਿ ਇੱਕ class ਦੇ ਵਿੱਚ ਪੰਜ ਦੇ ਪੰਜ ਲੜਕੇ ਹੋਣਗੇ, ਪੰਜ ਦੇ ਪੰਜ ਹੀ ਪਾਸ ਹੋ ਗਏ, ਸਾਰੇ ਦੇ ਸਾਰੀ ਗਿਣਤੀ ਦੱਸੇ ਉਸਨੂੰ ਕੀ ਕਹਿੰਦੇ ਹਨ ਸਮੁੱਚਤਾ ਬੋਧਕ ਸੰਖਿਅਕ ਵਿਸ਼ੇਸ਼ਣ ਉਹਦੇ ਬਾਅਦ next ਹੈ fourth ਉਹ ਵਿਸ਼ੇਸ਼ਣ ਜਿਹੜਾ ਆਪਣੇ ਵਿਸ਼ੇਸ਼ ਦੇ ਹਿੱਸੇ ਬਾਰੇ ਦੱਸੇ, ਆਪਣੇ ਵਿਸ਼ੇਸ਼ ਦੇ ਹਿੱਸੇ ਬਾਰੇ ਦੱਸੇ। ਉਸਨੂੰ ਕਹਿੰਦੇ ਹਨ ਸੰਖਿਅਕ ਵਿਸ਼ੇਸ਼ਣ ਜਿਵੇਂ for example ਮੈਂ ਅੱਧਾ ਕਿੱਲੋ ਦੁੱਧ ਪੀਤਾ, ਇਸਦੇ ਵਿੱਚ ਅੱਧਾ ਕਿੱਲੋ ਜਿਹੜਾ use ਹੋਇਆ ਨਾ ਇਹ use ਹੋਇਆ ਹੈ ਸੰਖਿਅਕ ਵਿਸ਼ੇਸ਼ਣ ਦੇ ਲਈ, ਉਸਦੇ ਬਾਅਦ next ਹੈ ਨਿਖੇੜਵਾਚੀ। ਉਹ ਵਿਸ਼ੇਸ਼ਣ ਜੋ ਬਹੁਤਿਆਂ ਵਿਸ਼ੇਸ਼ਾਂ ਵਿੱਚੋਂ ਕੁੱਝ ਨਿਖੇੜ ਕੇ ਦੱਸੇ, ਜਿਹੜੇ ਨਿਖੇੜ ਕੇ ਦੱਸਣ, ਉਹਨਾਂ ਨੂੰ ਕੀ ਕਹਿੰਦੇ ਹਨ, ਨਿਖੇੜਵਾਚੀ ਸੰਖਿਅਕ ਵਿਸ਼ੇਸ਼ਣ ਜਿਵੇਂ for example ਬੈਚਾਂ ਉੱਤੇ ਦੋ ਦੋ ਕਰਕੇ ਬੈਠਦੇ ਜਾਓ। ਇੱਥੇ ਦੋ ਦੋ ਜਿਹੜਾ use ਹੋਇਆ ਹੈ ਇਹ ਕਾਹਦੇ ਲਈ use ਹੋਇਆ ਹੈ ਇਹ use ਹੋਇਆ ਹੈ ਨਿਖੇੜਵਾਚੀ ਸੰਖਿਅਕ ਵਿਸ਼ੇਸ਼ਣ ਦੇ ਲਈ next ਹੈ ਇੱਕ last ਅਨਿਸ਼ਚਿਤ ਅਨਿਸ਼ਚਿਤ ਇਹਦੀ ਛੇਵੀਂ type ਹੈ ਸੰਖਿਅਕ ਵਿਸ਼ੇਸ਼ਣ ਦੀ, ਉਹ ਵਿਸ਼ੇਸ਼ਣ ਜੋ ਬਹੁਤਿਆਂ ਵਿਸ਼ੇਸ਼ਣ ਦੀ ਗਿਣਤੀ ਦਾ ਅੰਦਾਜਾ ਤਾਂ ਦੱਸਣ ਪਰ ਪੂਰੀ ਗਿਣਤੀ ਨਾ ਦੱਸਣ, ਜਾਣੀ ਕਿ ਇੱਕ ਅੰਦਾਜਾ ਦੱਸਣ ਉਹਨਾਂ ਨੂੰ ਕੀ ਕਹਿੰਦੇ ਹਨ, ਅਨਿਸ਼ਚਿਤ ਸੰਖਿਅਕ ਵਿਸ਼ੇਸ਼ਣ for example ਬਹੁਤੇ ਲੜਕੇ ਪੜ੍ਹਨ ਲੱਗ ਪਏ ਹਨ। ਜਾਣੀ ਕਿ ਜਿਹੜਾ ਬਹੁਤੇ use ਹੋਇਆ ਇੱਥੇ, ਇਹ use ਹੋਇਆ ਹੈ ਅਨਿਸ਼ਚਿਤ ਸੰਖਿਅਕ ਵਿਸ਼ੇਸ਼ਣ ਦੇ ਲਈ next question ਹੈ sixtieth question ਨਾਂਵ ਜਾਂ ਪੜ੍ਹਨਾਂਵ ਦੀ ਮਿਣਤੀ ਜਾਂ ਮਾਪ ਦ ਦੱਸਣ ਉਸ ਵਿਸ਼ੇਸ਼ਣ ਨੂੰ ਕਿਹੜਾ ਵਿਸ਼ੇਸ਼ਣ ਕਹਿੰਦੇ ਹਨ, ਉਸਨੂੰ ਕਹਿੰਦੇ ਹਨ ਪਰਿਮਾਣ ਵਾਚਕ ਵਿਸ਼ੇਸ਼ਣ ਸੋ ਇਸਦਾ right answer ਹੈ a option ਪਰਿਮਾਣਵਾਚਕ ਵਿਸ਼ੇਸ਼ਣ, ਚਾਹੇ ਮਿਣਤੀ ਦੱਸਣ, ਚਾਹੇ ਮਾਪ ਤੋਲ ਦੱਸਣ, ਇਹਨਾਂ ਨੂੰ ਕਹਿੰਦੇ ਹਨ ਪਰਿਮਾਣ ਵਾਚਕ ਵਿਸ਼ੇਸ਼ਣ, ਉਹਦੇ ਬਾਅਦ example ਦੇਖ ਲੈਂਦੇ ਹਾਂ ਇੱਕ। ਮੈਨੂੰ ਥੋੜ੍ਹਾ ਜਿਹਾ ਦੁੱਧ ਚਾਹੀਦਾ ਹੈ, ਜਾਣੀ ਕਿ ਇਸਦੇ ਵਿੱਚ ਜਿਹੜਾ ਥੋੜ੍ਹਾ ਜਿਹਾ ਵੀ use ਹੋਇਆ ਨਾ, ਇਹ ਆਪਾਂ ਨੂੰ ਪਰਿਮਾਣਵਾਚਕ ਵਿਸ਼ੇਸ਼ਣ ਨੂੰ represent ਕਰਦਾ ਹੈ next question ਹੈ sixty-first question ਪਰਿਮਾਣਵਾਚਕ ਵਿਸ਼ੇਸ਼ਣ ਚੁਣੋ ਇਸਦੇ ਵਿੱਚ ਪਰਿਮਾਣਵਾਚਕ ਵਿਸ਼ੇਸ਼ਣ ਹੈਗਾ ਪੰਜ ਮੀਟਰ ਇਸਦਾ right answer ਹੈ a option ਪੰਜ ਮੀਟਰ, ਉਸਦੇ ਬਾਅਦ next question ਹੈ sixty-second question ਪਰਿਮਾਣਵਾਚਕ ਵਿਸ਼ੇਸ਼ਣ ਨੂੰ ਕਿਸ ਹੋਰ ਨਾਮ ਨਾਲ ਜਾਣਿਆ ਜਾਂਦਾ ਹੈ, ਪਰਿਮਾਣ ਵਾਚਕ ਵਿਸ਼ੇਸ਼ਣ ਨੂੰ ਕਿਸੇ ਹੋਰ ਨਾਮ ਨਾਲ ਜਾਣਿਆ ਜਾਂਦਾ, ਉਸਦਾ ਨਾਮ ਹੈ ਮਿਣਤੀ ਵਾਚਕ ਵਿਸ਼ੇਸ਼ਣ, ਸੋ ਇਸਦਾ right answer ਹੈ b option ਮਿਣਤੀ ਵਾਚਕ ਵਿਸ਼ੇਸ਼ਣ ਦੇ ਨਾਮ ਨਾਲ ਵੀ ਜਾਣਿਆ ਜਾਂਦਾ ਹੈ। ਪਰਿਮਾਣਵਾਚਕ ਵਿਸ਼ੇਸ਼ਣ ਨੂੰ ਉਹਦੇ ਬਾਅਦ next question ਹੈ sixty-third question ਪਰਿਮਾਣਵਾਚਕ ਵਿਸ਼ੇਸ਼ਣ ਕਿੰਨੇ ਕਿਸਮ ਦੇ ਹੁੰਦੇ ਹਨ, ਪਰਿਮਾਣਵਾਚਕ ਵਿਸ਼ੇਸ਼ਣ ਦੀਆਂ total types ਨੇ ਦੋ ਸੋ ਇਸਦਾ right answer ਹੈ ਦੋ a option ਕਿਹੜੀਆਂ ਕਿਹੜੀਆਂ ਨਿਸ਼ਚਿਤ ਪਰਿਮਾਣ ਵਾਚਕ ਜਾਂ ਮਿਣਤੀ ਵਾਚਕ ਵਿਸ਼ੇਸ਼ਣ ਤੇ ਅਨਿਸ਼ਚਿਤ ਪਰਿਮਾਣਵਾਚਕ ਜਾਂ ਮਿਣਤੀ ਵਾਚਕ ਵਿਸ਼ੇਸ਼ਣ, ਇੱਥੇ ਅਮਿਣਤੀ ਆਏਗਾ, ਨਿਸ਼ਚਿਤ ਪਰਿਮਾਣਵਾਚਕ ਦੀ example ਹੈਗੀ ਆ ਦੋ ਕਿੱਲੋ ਪਿਆਜ਼ ਦਓ ਜਾਣੀ ਕਿ ਆਪਾਂ ਨੂੰ ਪਤਾ ਲੱਗ ਰਿਹਾ ਹੈ ਕਿ ਦੋ ਕਿੱਲੋ ਪਿਆਜ਼ ਚਾਹੀਦੇ ਹਨ, ਇਸ ਲਈ ਇਹ ਇਹ ਹੈਗਾ ਨਿਸ਼ਚਿਤ ਪਰਿਮਾਣ ਵਾਚਕ ਜਾਂ ਮਿਣਤੀ ਵਾਚਕ ਵਿਸ਼ੇਸ਼ਣ, ਉਹਦੇ ਬਾਅਦ next ਹੈ ਅਨਿਸ਼ਚਿਤ ਵਾਚਕ ਪਰਿ ਪਰਿਮਾਣ ਵਾਚਕ ਵਿਸ਼ੇਸ਼ਣ। ਇਹ ਕਿਹੜਾ ਮੈਨੂੰ ਥੋੜ੍ਹਾ ਜਿਹਾ ਪਾਣੀ ਦਿਓ ਜਿਹੜਾ ਇੱਥੇ ਥੋੜ੍ਹਾ ਜਿਹਾ use ਹੋਇਆ ਹੈ, ਇਹ use ਹੋਇਆ ਹੈ ਅਨਿਸ਼ਚਿਤ ਪਰਿਮਾਣਵਾਚਕ ਵਿਸ਼ੇਸ਼ਣ ਦੇ ਲਈ, ਸੋ ਇਸਦੇ ਲਈ ਇਹ ਦੋਨੇਂ ਕਾਫ਼ੀ important ਹੈ, ਕਾਫ਼ੀ exam ਦੇ ਵਿੱਚ repeat ਹੁੰਦੇ ਨੇ ਇਹ ਦੋਨੋਂ। ਉਹਦੇ ਬਾਅਦ next question ਹੈ sixty-fourth question ਨਾਂਵ ਦੇ ਨਾਲ ਆ ਕੇ ਵਿਸ਼ੇਸ਼ਣ ਦਾ ਕੰਮ ਕਰਨ ਵਾਲੇ ਪੜ੍ਹਨਾਂਵ ਨੂੰ ਕੀ ਕਿਹਾ ਜਾਂਦਾ ਹੈ ਉਸਨੂੰ ਕਿਹਾ ਜਾਂਦਾ ਹੈ, ਪੜ੍ਹਨਾਂਵੀ ਵਿਸ਼ੇਸ਼ਣ ਸੋ ਇਸਦਾ right answer ਹੈ a option ਪੜ੍ਹਨਾਂਵੀ ਵਿਸ਼ੇਸ਼ਣ। ਜਾਂ ਤਾਂ ਨਾਂਵ ਨਾਲ ਆ ਜਾਏ ਜਾਂ ਆ ਜਾਏ ਵਿਸ਼ੇਸ਼ਣ ਨਾਲ ਉਸਨੂੰ ਕਿਹਾ ਜਾਏਗਾ ਪੜ੍ਹਨਾਂਵੀ ਵਿਸ਼ੇਸ਼ਣ।